ਐਨਾ ਸੁਣਦੇ ਸਾਰ ਹੀ ਬਾਬਿਆਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ। ਬਾਬੇ ਇੱਕ ਦੂਜੇ ਦਾ ਮੂੰਹ ਵੱਲ ਵੇਖਣ ਲੱਗੇ। ਸੱਜਣ ਸਿੰਘ ਪਾਸੇ ਖੜ੍ਹਾ ਅਰਦਾਸ ਦਾ ਅਸਰ ਦੇਖ ਰਿਹਾ ਸੀ। ਸੱਜਣ ਸਿੰਘ ਮੰਜੇ ਤੇ ਪਿਆ ਪਿਆ . ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਵੀ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਐਨੇ ਨੂੰ ਸੱਜਣ ਸਿੰਘ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ? ਅਰਦਾਸ ਸ਼ੁਰੂ ਕਰ ਦਿਤੀ ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਬੋਲਿਆ ਲੈ ਭਾਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ। ਗੁਰੂ ਦੇ ਲੰਗਰਾਂ ਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫ਼ਲ ਹੈ। ਬਾਬੇ ਦੇ ਐਨਾ ਕਹਿੰਦਿਆਂ ਹੀ, ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਲਾ ਲਏ। ਤਾਂ ਸੱਜਣ ਸਿੰਘ ਉੱਠਿਆ। ਠਹਿਰੋ ਬਾਬਾ ਜੀ ਠਹਿਰੋ। ਬੋਰੀ ਚੁੱਕਣ ਵਾਲੇ ਪਿੱਛੇ ਹੱਟ ਗਏ। ਸੱਜਣ ਸਿੰਘ ਨੇ ਪੱਗ ਠੀਕ ਕੀਤੀ।

ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇੱਕ ਲੱਤ ਤੇ ਖੜ ਕੇ ਅਰਦਾਸ ਸ਼ੁਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਾਅਦ ਸੱਜਣ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ। ਲਓ। ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਨ ਕਰ ਲਈ ਹੈ ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ।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 ਐਨਾ ਸੁਣਦੇ ਸਾਰ ਹੀ ਬਾਬਿਆਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ। ਬਾਬੇ ਇੱਕ ਦੂਜੇ ਦਾ ਮੂੰਹ ਵੱਲ ਵੇਖਣ ਲੱਗੇ। ਸੱਜਣ ਸਿੰਘ ਪਾਸੇ ਖੜ੍ਹਾ ਅਰਦਾਸ ਦਾ ਅਸਰ ਦੇਖ ਰਿਹਾ ਸੀ। ਸੱਜਣ ਸਿੰਘ ਮੰਜੇ ਤੇ ਪਿਆ ਪਿਆ . ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਵੀ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਐਨੇ ਨੂੰ ਸੱਜਣ ਸਿੰਘ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ? ਅਰਦਾਸ ਸ਼ੁਰੂ ਕਰ ਦਿਤੀ ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਅਰਦਾਸ ਦੇ ਡਰਾਮੇ ਤੋਂ ਬਾਅਦ ਮੁੱਖੀ ਬਾਬਾ ਬੋਲਿਆ ਲੈ ਭਾਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ। ਗੁਰੂ ਦੇ ਲੰਗਰਾਂ ਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫ਼ਲ ਹੈ। ਬਾਬੇ ਦੇ ਐਨਾ ਕਹਿੰਦਿਆਂ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ। ਤਾਂ ਸੱਜਣ ਸਿੰਘ ਉੱਠਿਆ।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 ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇੱਕ ਲੱਤ ਤੇ ਖੜ ਕੇ ਅਰਦਾਸ ਸ਼ੁਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਾਅਦ ਸੱਜਣ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ। ਲਓ। ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਨ ਕਰ ਲਈ ਹੈ ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ।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 ਐਨਾ ਸੁਣਦੇ ਸਾਰ ਹੀ ਬਾਬਿਆਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ। ਬਾਬੇ ਇੱਕ ਦੂਜੇ ਦਾ ਮੂੰਹ ਵੱਲ ਵੇਖਣ ਲੱਗੇ। ਸੱਜਣ ਸਿੰਘ ਪਾਸੇ ਖੜ੍ਹਾ ਅਰਦਾਸ ਦਾ ਅਸਰ ਦੇਖ ਰਿਹਾ ਸੀ। ਸੱਜਣ ਸਿੰਘ ਮੰਜੇ ਤੇ ਪਿਆ ਪਿਆ . ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਵੀ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਐਨੇ ਨੂੰ ਸੱਜਣ ਸਿੰਘ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ? ਅਰਦਾਸ ਸ਼ੁਰੂ ਕਰ ਦਿਤੀ ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਅਰਦਾਸ ਦੇ ਡਰਾਮੇ ਤੋਂ ਬਾਅਦ ਮੁੱਖੀ ਬਾਬਾ ਬੋਲਿਆ ਲੈ ਭਾਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ। ਗੁਰੂ ਦੇ ਲੰਗਰਾਂ ਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫ਼ਲ ਹੈ। ਬਾਬੇ ਦੇ ਐਨਾ ਕਹਿੰਦਿਆਂ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ। ਤਾਂ ਸੱਜਣ ਸਿੰਘ ਉੱਠਿਆ।

ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇੱਕ ਲੱਤ ਤੇ ਖੜ ਕੇ ਅਰਦਾਸ ਸ਼ੁਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਸੱਜਣ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ। ਲਓ। ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਨ ਕਰ ਲਈ ਹੈ ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ।

ਐਨਾ ਸੁਣਦੇ ਸਾਰ ਹੀ ਬਾਬਿਆਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ। ਬਾਬੇ ਇੱਕ ਦੂਜੇ ਦਾ ਮੂੰਹ ਵੱਲ ਵੇਖਣ ਲੱਗੇ। ਸੱਜਣ ਸਿੰਘ ਪਾਸੇ ਖੜ੍ਹਾ ਅਰਦਾਸ ਦਾ ਅਸਰ ਦੇਖ ਰਿਹਾ ਸੀ। ਸੱਜਣ ਸਿੰਘ ਮੰਜੇ ਤੇ ਪਿਆ ਪਿਆ . ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਵੀ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਐਨੇ ਨੂੰ ਸੱਜਣ ਸਿੰਘ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ? ਅਰਦਾਸ ਸ਼ੁਰੂ ਕਰ ਦਿਤੀ ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।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 ਅਰਦਾਸ ਦੇ ਡਰਾਮੇ ਤੋਂ ਬਾਅਦ ਮੁੱਖੀ ਬਾਬਾ ਬੋਲਿਆ ਲੈ ਭਾਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ।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

ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇੱਕ ਲੱਤ ਤੇ ਖੜ ਕੇ ਅਰਦਾਸ ਸ਼ੁਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਸਤਿ ਸ਼੍ਰੀ ਅਕਾਲ ਜੀ ਅੱਜ ਦੀ ਮੇਰੀ ਕਹਾਣੀ ਹੈ ਹਰਕਤ ਹੀ ਜਿੰਦਗੀ ਹੈ ਵਿਦਿਆਰਥੀਆਂ ਨੂੰ ਲਗਾਤਾਰ ਮੇਹਨਤ ਕਰਨ ਤੇ ਨਿਰੰਤਰ ਯਤਨਸ਼ੀਲ ਰਹਿਣਾ ਦੀ ਪ੍ਰੇਰਨਾ ਦੇਣੀ ਇੱਕੋ ਜਗ੍ਹਾ ਤੇ ਖੜਾ ਪਾਣੀ ਮੁਸਕ ਮਾਰਦਾ ਰਹਿੰਦਾ ਹੈ। ਲਗਾਤਾਰ ਵਹਿੰਦੀਆਂ ਨਦੀਆਂ ਅਤੇ ਸਮੁੰਦਰ ਆਪਣੀ ਸੁੰਦਰਤਾ ਅਤੇ ਨਿਰਮਲਤਾ ਵਿਚ ਕਦੀ ਘਾਟ ਮਹਿਸੂਸ ਨਹੀਂ ਕਰਦੇ। ਇਸੇ ਤਰ੍ਹਾਂ ਜਿੰਦਗੀ ਦਾ ਮਕਸਦ ਵੀ ਵਿਕਾਸ ਕਰਨਾ ਹੈ ਨਾ ਕਿ ਇੱਕੋ ਥਾਂ ਤੇ ਖੜੋ ਜਾਣਾ ਖਲੋ ਜਾਣਾ ਪੰਡਿਤ ਨਹਿਰੂ ਜੀ ਕਹਿੰਦੇ ਹਨ ਕਿਹਾ ਕਰਦੇ ਹਨ ਕਿ ਜਿੰਦਗੀ ਵਿਕਾਸ ਦਾ ਸਿਧਾਂਤ ਹੈ ਸਥਿਰ ਰਹਿਣ ਦਾ ਨਹੀਂ। ਹਕੀਕਤ ਵਿਚ ਸਥਿਰਤਾ ਅਹਿਲ ਖੜੋਣ ਸੌਖਾ ਨਹੀਂ ਜਾ ਤਾਂ ਵਿਕਾਸ ਹੁੰਦਾ ਹੈ ਜਾ ਵਿਨਾਸ਼ ਜੇ ਅਸੀਂ ਵਿਕਾਸ ਦੇ ਰਾਹ ਤੇ ਤੁਰਦੇ ਹਾਂ ਤੁਰਨਾ ਚਾਹੁੰਦੇ ਹਾਂ ਤਾਂ ਵਿਕਾਸ ਦੇ ਅਰਥ ਨੂੰ ਜਾਣ ਲੈਣਾ ਅਤਿ ਜਰੂਰੀ ਹੈ ਵਿਕਾਸ ਦਾ ਅਰਥ ਹੈ ਜਿੰਦਗੀ ਨੂੰ ਵੱਧ ਤੋਂ ਵੱਧ ਜਾਣਿਆ ਬੁਝਿਆ ਅਤੇ ਸਮਝਿਆ ਜਾਵੇ ਉੱਚਾ ਤੇ ਰੰਗਾ ਸੋਚਿਆ ਜਾਵੇ ਉੱਚਾ ਤੇ ਚੰਗਾ ਸੋਚਿਆ ਜਾਵੇ ਇਸ ਜਿਸ ਸੰਸਾਰ ਅਤੇ ਭਾਈਚਾਰੇ ਦੇ ਰੂਪ ਨੂੰ ਅਸੀਂ ਸੁਪਨਿਆਂ ਅੰਦਰ ਵੇਖਦੇ ਹਾਂ ਉਸ ਦੀ ਸਿਰਜਣਾ ਲਈ ਆਪਣਾ ਯੋਗਦਾਨ ਵੀ ਪਾਇਆ ਜਾਵੇ ਸ਼ਾਂਤੀ ਦੇ ਪੱਖ ਤੇ ਨਿਰੰਤਰ ਅੱਗੇ ਵਧਣ ਅੱਗੇ ਵੱਲ ਨੂੰ ਵਧਿਆ ਜਾਵੇ ਜਦੋਂ ਇਕ ਮੰਜਿਲ ਕਿਸੇ ਮੰਜਿਲ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਤੈਅ ਕਿੱਤੇ ਜਾਣ ਓਦੋਂ ਤਕ ਮੰਜਿਲ ਤਕ ਪੁੱਜਣਾ ਦਾ ਖਿਆਲ ਵੀ ਇਕ ਕੋਰਾ ਜਜਬਾ ਹੀ ਹੁੰਦਾ ਹੈ। ਜਿਸ ਵਿਅਕਤੀ ਅੰਦਰ ਦ੍ਰਿੜ੍ਹ ਵਿਸ਼ਵਾਸ ਤੇ ਕੁਝ ਕਰਨ ਗੁਜਰਨ ਦੀ ਭਾਵਨਾ ਰਹਿੰਦੀ ਹੈ ਉਹ ਹੀ ਸਫਲਤਾ ਪ੍ਰਾਪਤ ਕਰਦਾ ਹੈ ਨਿਰੰਤਰ ਯਤਨਸ਼ੀਲ ਰਹਿਣ ਵਾਲੇ ਵਿਅਕਤੀਆਂ ਦੇ ਹੀ ਸਫਲਤਾ ਕਦਮ ਚੁੰਮਦੀ ਹੈ ਸਾਡੀ ਜਿੰਦਗੀ ਰੂਪੀ ਨਦੀ ਦੇ ਰਾਹ ਵਿਚ ਕਈ ਤਰ੍ਹਾਂ ਦੇ ਰੋਡੇ ਆਉਂਦੇ ਹਨ ਜੋ ਸਾਨੂੰ ਰਾਹ ਤੋਂ ਭਟਕਾਉਣ ਦਾ ਯਤਨ ਕਰਦੇ ਹਨ ਪਰ ਜੇਕਰ ਸਾਡੇ ਇਰਾਦੇ ਮਜਬੂਤ ਹੈ ਤਾਂ ਅਸੀਂ ਓਹਨਾ ਪਦਾਰਥਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਮਾਰਗ ਨੂੰ ਤਲਾਸ਼ ਕਰਦੇ ਹਾਂ ਹੈਲਨ ਕੇਲਰ ਨੇ ਕਿਹਾ ਹੈ ਕਿ ਉੱਚਾ ਆਚਰਣ ਅਤੇ ਸ਼ਖਸਿਯਤਾ ਦਾ ਮਾਨ ਆਰਾਮ ਨਾਲ ਚੁੱਪ ਚੁਪੀਤੇ ਨਹੀਂ ਹੋ ਸਕਦਾ ਮੁਸੀਬਤਾਂ ਸੰਕਟ ਅਤੇ ਸਮਸਿਯਾਵਾਂ ਦਾ ਟਕਰਾ ਕਰਦਿਆਂ ਹੀ ਮਨ ਨੂੰ ਮਜਬੂਤ ਹੁੰਦਾ ਹੈ ਕਰਦਿਆਂ ਹੀ ਮਨ ਮਜਬੂਤ ਹੁੰਦਾ ਹੈ ਸਫਲਤਾ ਪ੍ਰਾਪਤ ਹੁੰਦੀਆਂ ਹਨ ਜਦ ਜਦ ਵੀ ਅਸੀਂ ਸਮਸਿਆਵਾਂ ਦਾ ਭਾਲ ਕਰਦੇ ਭਾਲ ਵਿਚ ਸਫਲ ਹੁੰਦੇ ਹਾਂ ਤਾਂ ਕਿਸੇ ਸੰਕਟ ਚੋ ਬਾਹਰ ਆਉਂਦੇ ਹਾਂ ਤਾਂ ਸਾਨੂੰ ਨਿਰੀ ਤਸੱਲੀ ਨਹੀਂ ਮਿਲਦੀ ਸਗੋਂ ਕਿ ਅਸੀਂ ਆਤਮ ਵਿਸ਼ਵਾਸ ਨਾਲ ਭਰ ਜਾਂਦੇ ਹਾਂ ਅਤੇ

ਯਤਨ ਕਰੋ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਸਾਡੀ ਪੂਰੀ ਕਾਇਨਾਤ ਹਰਕਤ ਵਿਚ ਰਹਿੰਦੀ ਹੈ ਕੁਦਰਤ ਵੰਨ ਸੁਵੰਨੇ ਰੂਪ ਧਾਰਨ ਕਰਦੀ ਹੈ ਅਜਿਹਾ ਇਕ ਨਹੀਂ ਅਜਿਹਾ ਇਸ ਲਈ ਨਹੀਂ ਕਿ ਕੁਦਰਤ ਵਿਕਾਸ ਕਰ ਰਹੀ ਹੈ ਸਾਨੂੰ ਕੁਦਰਤੀ ਸੱਤਾ ਤੋਂ ਸਿੱਖਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਜੇ ਕਿ

ਅੱਗੇ ਦੇਖਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਹਵਾ ਵਗਦੇ ਰਹਿਣਾ ਅਤੇ ਵਕਤ ਨੇ ਤੁਰਦੇ ਰਹਿਣਾ ਤਾਂ ਅਸੀਂ ਕਿਉਂ ਰੁਕ ਜਾਈਏ ਅਸੀਂ ਕਿਓਂ ਨਾ ਤੁਰੀਏ ਸਾਨੂੰ ਹਮੇਸ਼ਾ ਤੁਰਦੇ ਹੀ ਰਹਿਣਾ ਚਾਹੀਦਾ ਹੈ ਕਦੇ ਵੀ ਸਾਨੂੰ ਰੁਕਣਾ ਨਹੀਂ ਚਾਹੀਦਾ ਹਰ ਇਕ ਵਿਅਕਤੀ ਨੂੰ ਆਪਣੀ ਵਿਚਾਰਧਾਰਾ ਉਸੇ ਤਰ੍ਹਾਂ ਦੀ ਬਣਾਣੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਸਹੀ ਹੋਵੇ ਵੇ ਤੁਰਦੇ ਤੁਰਦੇ ਹੋਏ ਆਪ ਨਜਰ ਮੰਜਿਲ ਆਉਣ ਮੰਜਿਲ ਤੇ ਟਿਕਾਓ ਪੈਰਾਂ ਦੀ ਚਾਲ ਨੂੰ ਨਾ ਨਾਪੋ ਤੁਹਾਡੀ ਚਾਲ ਤੇਜ ਤਾਂ ਮੱਠੀ ਹੋ ਸਕਦੀ ਹੈ ਪਰ ਚਲਦੇ ਰਹਿਣਾ ਜਰੂਰੀ ਹੈ ਰੁਕਣਾ ਨਹੀਂ ਆਪਣੇ ਆਪ ਨੂੰ ਤਿਤਲੀਆਂ ਅਹ ਆਖਦੇ ਹਨ ਕਿ ਤਿਤੱਲੀਆਂ ਜਦੋਂ ਸੋ ਜਾਂਦੀਆਂ ਹਨ ਤਾਂ ਉਹ ਫੁੱਲਾਂ ਦੇ ਸੁਪਨੇ ਲੈਂਦੀਆਂ ਹਨ ਪਰ ਜਦੋਂ ਫੁਲ ਸੋ ਜਾਂਦੇ ਹਨ ਤਾਂ ਉਹ ਸੂਰਜ ਦੇ ਸੁਪਨੇ ਲੈਂਦੇ ਹਨ ਪਰ ਸੂਰਜ ਕਦੇ ਨਹੀਂ ਸੌਂਦਾ ਅਤੇ ਜਿਹੜੇ ਸੌਂਦੇ ਨਹੀਂ ਉਹ ਸੁਪਨੇ ਨਹੀਂ ਓਹਨਾ ਨੂੰ ਸੁਪਨੇ ਨਹੀਂ ਆਉਂਦੇ ਜਿਹੜੇ ਹਮੇਸ਼ਾ ਜਾਗਦੇ ਰਹਿੰਦੇ ਨੇ ਉਹ ਓ

ਕੰਮ ਦੇ ਮਾਮਲੇ ਵਿਚ ਤਾਂ ਇਹੀ ਸੋਚੋ ਕਿ ਅੱਜ ਸਾਡੇ ਜੀਵਨ ਦਾ ਆਖਰੀ ਦਿਨ ਹੈ ਅਤੇ ਉਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਕੰਮ ਨਿਪਟਾਣੇ ਹੈ ਵਿਹਲੇ ਰਹਿਣਾ ਤਾਂ ਦਾ ਸਾਡੇ ਕੋਲ ਸਮਾਂ ਨਹੀਂ ਹੈ ਪਰ ਜਦ ਜਿੰਦਗੀ ਨੂੰ ਜਿਉਣ ਤੇ ਇਸ ਦੇ ਅੰਦਰ ਨੂੰ ਇਸ ਦੇ ਆਨੰਦ ਨੂੰ

ਹਰ ਘੜੀ ਹਰ ਪਲ ਉਹ ਕੋਈ ਨਾ ਕੋਈ ਕੰਮ ਕਰਦਾ ਰਹੇ ਆਪਣੇ ਕਮਾਂ ਨੂੰ ਜੇਕਰ ਅਸੀਂ ਧਿਆਨਪੁਰਵਕ ਕਰਦੇ ਹਾਂ ਤਾਂ ਇਸ ਦਾ ਮਿਹਨਤਾਨਾ ਸਾਨੂੰ ਜਰੂਰ ਮਿਲੇਗਾ ਕੰਮ ਭਾਵੇਂ ਔਖਾ ਹੋਵੇ ਭਾਵੇਂ ਕਠਿਨ ਹੋਵੇ ਜੇਕਰ ਇਹ ਇਮਾਨਦਾਰੀ ਅਤੇ ਇਕਾਗਰਤਾ ਨਾਲ ਕੀਤਾ ਜਾਵੇਗਾ ਇਸ ਦਾ ਲਾਭ ਸਾਨੂੰ ਜਰੂਰ ਪ੍ਰਾਪਤ ਹੋਵੇਗਾ ਜੀਵਨ ਵਿਚ ਗਤੀਸ਼ੀਲ ਰਹਿਣ ਰਹਿਣਾ ਅਤੇ ਅਤਿ ਜਰੂਰੀ ਹੈ ਇਮਾਨਦਾਰ ਅਤੇ ਇਕਾਗਰਤਾ ਨਾਲ ਕੰਮ ਕਰਨ ਕੀਤੇ ਕੰਮ ਦਾ ਲਾਭ ਸਾਨੂੰ ਜਰੂਰ ਪ੍ਰਾਪਤ ਹੁੰਦਾ ਹੈ ਨਿਰਮਲਤਾ ਦਾ ਅਰਥ ਹੁੰਦਾ ਹੈ ਸਵੱਛਤਾ ਮਕਸਦ ਦਾ ਅਰਥ ਹੁੰਦਾ ਹੈ ਉੱਦੇਸ਼ ਵਿਕਾਸ ਦਾ ਅਰਥ ਹੁੰਦਾ ਹੈ ਤਰੱਕੀ ਹਕੀਕਤ ਦਾ ਅਰਥ ਹੁੰਦਾ ਹੈ ਅਸਲੀਅਤ ਮਾਰਗ ਦਾ ਅਰਥ ਹੁੰਦਾ ਹੈ ਰਸਤਾ ਰਸਤਾ ਸਮਸਿਆ ਮੁਸ਼ਕਿਲਾਂ ਸ ਸਫਲਤਾ ਕਾਮਯਾਬੀ ਸੰਕਟ ਮੁਸ਼ਕਿਲ ਸਤਿਥੀ ਪ੍ਰੇਰਿਤ ਪ੍ਰਭਾਵਿਤ ਸਰੋਤਾ ਸੋਮਾਂ ਮੱਠੀ ਹੌਲੀ ਆਦੇਸ਼ ਹੁਕਮ ਕਠਿਨ ਔਖਾ ਇਸ ਇਕਾਗਰਤਾ ਧਿਆਨਪੁਰਵਕ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਜ਼ੁਬਾਨੀ ਦੀਓ ਸਫਲਤਾ ਦੀ ਪੂੰਜੀ ਕਿਸ ਨੂੰ ਕਿਹਾ ਜਾਂਦਾ ਹੈ ਸਫਲਤਾ ਦੀ ਪੂੰਜੀ ਜਦੋਂ ਅਸੀਂ ਆਪਣੀ ਮਿਹਨਤ ਅਤੇ ਤੇ ਇਕਾਗਰਤਾ ਨਾਲ ਪ੍ਰਾਪਤ ਕਰਦੇ ਹਾਂ ਉਸ ਨੂੰ ਸਫਲਤਾ ਦੀ ਪੂੰਜੀ ਕਿਹਾ ਹਲਚਲ ਤੋਂ ਕਿ ਭਾਵ ਹੈ ਚਲਦੇ ਰਹਿਣ ਨੂੰ ਹਲਚਲ ਕਹਿਣੇ ਹਾਂ ਜਦੋਂ ਆਪ ਹਿਲਣ ਚੁਲਨ ਨੂੰ ਵੀ ਹਲਚਲ ਕਹਿੰਦੇ ਹਾਂ ਸ਼ਰੀਰ ਨੂੰ ਹਰਕਤਾਂ ਦੇ ਵਿਚ ਰੱਖਣਾ ਕਿਓਂ ਜਰੂਰੀ ਹੈ ਜੇਕਰ ਅਸੀਂ ਆਪਣੇ ਸ਼ਰੀਰ ਨੂੰ ਹਲਚਲ ਵਿੱਚ ਨਹੀਂ ਰਖਾਂਗੇ ਤਾਂ ਸਾਡਾ ਸ਼ਰੀਰ ਜਾਮ ਹੋ ਜਾਵੇਗਾ ਅਤੇ ਉਹ ਕੋਈ ਕੋਈ ਕੰਮ ਕਰ ਕਮ ਕਰਨ ਲਾਇਕ ਨਹੀਂ ਲਾਇਕ ਨਹੀਂ ਰਹੇਗਾ ਇਨਸਾਨ ਨੂੰ ਹਮੇਸ਼ਾ ਕੰਮ ਕਰ ਰਹਿਣਾ ਚਾਹੀਦਾ ਹੈ ਨਦੀਆਂ ਅਤੇ ਦਰਿਆਵਾਂ ਅਹ ਹਮੇਸ਼ਾ ਕਿ ਕਰਦੇ ਹਨ ਨਦੀਆਂ ਅਤੇ ਦਰਿਆ ਹਮੇਸ਼ਾ ਚਲਦੇ ਰਹਿੰਦੇ ਹਨ ਉਹ ਕਦੇ ਕਦੇ ਹਮੇਸ਼ਾ

ਮਰ ਜਾਂਦੇ ਹਨ ਅਤੇ ਤੰਦਰੁਸਤ ਹਸ਼ਟ ਪੁਸ਼ਟਤਾ ਨਹੀਂ ਰਹਿੰਦੀ ਉਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਸਾਨੂੰ ਨਦੀਆਂ ਅਤੇ ਦਰਿਆਵਾਂ ਤੋਂ ਕਿ ਸਿਖਿਆ ਲੈਣੀ ਚਾਹੀਦੀ ਹੈ ਸਾਨੂੰ ਨਦੀਆਂ ਅਤੇ ਦਰਿਆਵਾਂ ਤੋਂ ਇਹ ਸਿਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਰੁਕਣਾ ਨਹੀਂ ਚਾਹੀਦਾ ਸਾਨੂੰ ਕਦੇ ਵੀ ਰੁਕਣਾ ਨਹੀਂ ਚਾਹੀਦਾ ਹਮੇਸ਼ਾ ਚਲਦੇ ਰਹਿਣਾ ਚਾਹੀਦਾ ਹੈ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਵੀ ਸਮਸਿਆ ਹੋਵੇ ਹਮੇਸ਼ਾ ਆਪਣੀ ਨੀ ਸਮਸਿਆ ਵਿਚ ਅਹ ਸਮਸਿਆ ਨੂੰ ਨੂੰ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਅਹ ਇਕ ਦੂੱਜੇ ਨੂੰ ਨੂੰ ਹੌਂਸਲਾ ਦੇਣਾ ਚਾਹੀਦਾ ਹੈ ਕਦੇ ਵੀ ਕਿਸੇ ਦੇ ਵਿਕਾਸ ਦੇ ਰਾਹ ਵਿਚ ਰੋੜਾ ਨਹੀਂ ਬਣਨਾ ਚਾਹੀਦਾ ਜਿਸ ਤਰ੍ਹਾਂ ਸੂਰਜ ਨਿਰੰਤਰ ਰੋਜ ਨਿਕਲਦਾ ਹੈ ਅਤੇ ਰੋਜ ਹੀ ਕੰਮ ਕਰਦਾ ਹੈ ਉਸੇ ਤਰ੍ਹਾਂ ਤਤਰ੍ਹਾਂ ਹਰੇਕ ਇਨਸਾਨ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਤੇ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ